ਜਾਵਾ ਵਿੱਚ ਸਟਰਿੰਗਜ਼ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਸਟਰਿੰਗਜ਼ ਬਣਾਉਣਾ ਸਟਰਿੰਗਜ਼ ਜੋੜਨਾ ਅਤੇ ਇੱਕੋ ਜਿਹੇ ਸਟਰਿੰਗਜ਼ ਆਪਰੇਸ਼ਨ ਨੂੰ ਪ੍ਰਦਰਸ਼ਿਤ ਕਰਨਾ ਜਿਵੇਂ ਲੋਅਰਕੇਸ ਦੀ ਅਪਰਕੇਸ ਵਿੱਚ ਤਬਦੀਲੀ ਕਰਨਾ ਇਸ ਟਿਊਟੋਰਿਅਲ ਵਿੱਚ ਅਸੀ ਵਰਤੋ ਕਰ ਰਹੇ ਹਾਂ
ਉਬੰਟੁ 11 10 ਜੇਡੀਕੇ 1 6ਅਤੇ ਇਕਲਿਪਸ 3 7 ਇਸ ਟਿਊਟੋਰਿਅਲ ਨੂੰ ਜਾਨਣ ਲਈ ਤੁਹਾਨੂੰ ਜਾਵਾ ਵਿੱਚ ਡੇਟਾ ਟਾਈਪ ਦਾ ਗਿਆਨ ਹੋਣਾ ਚਾਹੀਦਾ ਹੈ
ਜੇਕਰ ਨਹੀਂ ਤਾਂ ਸਬੰਧਤ ਟਿਊਟੋਰਿਲ ਲਈ ਦਿਖਾਈ ਗਈ ਸਾਡੀ ਵੇਬਸਾਈਟ ਉੱਤੇ ਜਾਓ
ਜਾਵਾ ਵਿੱਚ ਸਟ੍ਰਿੰਗ ਅੱਖਰਾਂ ਦਾ ਅਨੁਕ੍ਰਮ ਹੈ
ਸਟਰਿੰਗਜ਼ ਸ਼ੁਰੂ ਕਰਨ ਵਲੋਂ ਪਹਿਲਾਂ ਅਸੀ ਪਹਿਲਾਂ ਕਰੈਕਟਰ ਡੇਟਾਟਾਇਪ ਵੇਖਾਂਗੇ
ਹੁਣ ਇਕਲਿਪਸ ਉੱਤੇ ਜਾਓ
ਬਾਕੀ ਕੋਡ ਲਈ ਜ਼ਰੂਰੀ ਸਾਡੇ ਕੋਲ ਇਕਲਿਪਸ ਇਦੇ ਅਤੇ ਸਕੇਲੇਟਨ ਹੈ
ਅਸੀਂ ਕਲਾਸ ਸਟ੍ਰਿੰਗਡੇਮੋ ਬਣਾਇਆ ਹੈ ਅਤੇ ਮੈਨ ਮੇਥਡ ਜੋੜਿਆ ਹੈ
ਮੇਨ ਮੇਥਡ ਵਿੱਚ ਟਾਈਪ ਕਰੋ ਚਾਰ ਸਟਾਰ ਇਕੁਅਲ ਟੋ ਸਿੰਗਲ ਕੋਟਸ ਵਿੱਚ ਏਸਟਰਿਕਸ
ਇਹ ਸਟੇਟਮੇਂਟ ਸਟਾਰ ਨਾਮ ਦੇ ਨਾਲ ਇੱਕ ਵੇਰਿਏਬਲ ਅਤੇ ਚਾਰ ਦਾ ਟਾਈਪ ਬਣਾਉਂਦੀ ਹੈ
ਇਹ ਅਸਲ ਵਿੱਚ ਇੱਕ ਅੱਖਰ ਸਟੋਰ ਕਰ ਕਰਦਾ ਹੈ
ਕੁੱਝ ਅੱਖਰਾਂ ਦੀ ਵਰਤੋ ਕਰਕੇ ਇੱਕ ਸ਼ਬਦ ਪ੍ਰਿੰਟ ਕਰੋ
ਚਾਰ ਲਕੀਰ ਨੂੰ ਹਟਾਓ ਅਤੇ ਟਾਈਪ ਕਰੋ ਚਾਰ ਸੀ1 ਇਕੁਅਲ ਟੋ ਸਿੰਗਲ ਕੋਟਸ ਵਿੱਚ c ਚਾਰ ਸੀ2 ਇਕੁਅਲ ਟੋ ਸਿੰਗਲ ਕੋਟਸ ਵਿੱਚ a ਚਾਰ ਸੀ3 ਇਕੁਅਲ ਟੋ ਸਿੰਗਲ ਕੋਟਸ ਵਿੱਚ r ਅਸੀਂ ਤਿੰਨ ਅਖਰਾਂ ਦੀ ਵਰਤੋ ਕਰਕੇ ਸ਼ਬਦ ਸੀਏਆਰ ਬਣਾਇਆ ਹੈ
ਹੁਣ ਸ਼ਬਦ ਨੂੰ ਪ੍ਰਿੰਟ ਕਰਨ ਲਈ ਉਨ੍ਹਾਂ ਦੀ ਵਰਤੋ ਕਰੋ
ਟਾਈਪ ਕਰੋ ਸਿਸਟਮ ਆਉਟ ਪ੍ਰਿੰਟ 160 ਸਿਸਟਮ ਆਉਟ ਪ੍ਰਿੰਟ 160 ਸਿਸਟਮ ਆਉਟ ਪ੍ਰਿੰਟ 160 ਧਿਆਨ ਦਿਓ ਮੈਂ ਪ੍ਰਿੰਟਲਨ ਦੀ ਜਗ੍ਹਾ ਪ੍ਰਿੰਟ ਦੀ ਵਰਤੋ ਕਰ ਰਿਹਾ ਹਾਂ ਇਸਲਈ ਸਾਰੇ ਅੱਖਰ ਇੱਕ ਹੀ ਲਕੀਰ ਵਿੱਚ ਪ੍ਰਿੰਟ ਹੋ ਰਹੇ ਹਨ
ਫਾਇਲ ਨੂੰ ਸੇਵ ਕਰੀਏ ਅਤੇ ਰਨ ਕਰੋ
ਅਸੀ ਵੇਖ ਸੱਕਦੇ ਹਾਂ ਆਉਟਪੁਟ ਲੋੜੀਂਦਾ ਹੈ
ਲੇਕਿਨ ਇਹ ਮੇਥਡ ਕੇਵਲ ਸ਼ਬਦ ਨੂੰ ਪ੍ਰਿੰਟ ਕਰਦਾ ਹੈ ਲੇਕਿਨ ਬਣਾਉਂਦਾ ਨਹੀਂ ਹੈ
ਸ਼ਬਦ ਬਣਾਉਣ ਦੇ ਲਈ ਅਸੀ ਸਟਰਿੰਗ ਡੇਟਾ ਟਾਈਪ ਦੀ ਵਰਤੋ ਕਰਦੇ ਹਾਂ
ਇਸਦਾ ਅਭਿਆਸ ਕਰੋ
ਮੇਨ ਮੇਥਡ ਦੇ ਅੰਦਰੋਂ ਸਾਰੀਆਂ ਨੂੰ ਹਟਾਓ ਅਤੇ ਟਾਈਪ ਕਰੋ ਸਟ੍ਰਿੰਗ ਗ੍ਰੀਟ ਇਕੁਅਲ ਟੋ ਹੇਲੋ Learner160 ਧਿਆਨ ਦਿਓ ਸ਼ਬਦ ਸਟ੍ਰਿੰਗ ਵਿੱਚ S ਅਪਰਕੇਸ ਹੈ
ਅਤੇ ਅਸੀ ਡੈਲਿਮੀਟਰਸ ਦੇ ਰੂਪ ਵਿੱਚ ਸਿੰਗਲ ਕੋਟਸ ਦੇ ਬਜਾਏ ਡਬਲ ਕੋਟਸ ਦੀ ਵਰਤੋ ਕਰ ਰਹੇ ਹਾਂ
ਇਹ ਸਟੇਟਮੇਂਟ ਵੇਰਿਏਬਲ ਗ੍ਰੀਟ ਬਣਾਉਂਦਾ ਹੈ ਜੋ ਕਿ ਸਟ੍ਰਿੰਗ ਦੀ ਕਿਸਮ ਹੈ
ਹੁਣ ਮੇਸੇਜ ਨੂੰ ਪ੍ਰਿੰਟ ਕਰੋ
ਸਿਸਟਮ ਆਉਟ ਪ੍ਰਿੰਟਲਨ 160 ਫਾਇਲ ਸੇਵ ਕਰੋ ਅਤੇ ਰਨ ਕਰੋ
ਅਸੀ ਵੇਖ ਸੱਕਦੇ ਹਾਂ ਕਿ ਮੇਸੇਜ ਵੇਰਿਏਬਲ ਵਿੱਚ ਸਟੋਰ ਹੋ ਗਿਆ ਹੈ ਅਤੇ ਇਹ ਪ੍ਰਿੰਟ ਹੋ ਗਿਆ ਹੈ
ਸਟਰਿੰਗ ਨੂੰ ਜਾਵਾ ਵਿੱਚ ਵੀ ਜੋੜਿਆ ਜਾ ਸਕਦਾ ਹੈ
ਵੇਖਦੇ ਹਾਂ ਇਹ ਕਿਵੇਂ ਹੁੰਦਾ ਹੈ
ਮੈਂ ਮੇਸੇਜ ਵਲੋਂ ਲਰਨਰ ਨੂੰ ਹਟਾ ਰਿਹਾ ਹਾਂ
ਅਸੀ ਵਖਰੇ ਵੇਰਿਏਬਲ ਵਿੱਚ ਨਾਮ ਨੂੰ ਸਟੋਰ ਕਰਾਂਗੇ
ਸਟ੍ਰਿੰਗ ਨਾਮੇ ਇਕੁਅਲ ਟੋ Java160 ਹੁਣ ਅਸੀ ਮੇਸੇਜ ਬਣਾਉਣ ਲਈ ਸਟਰਿੰਗ ਜੋੜਾਂਗੇ
ਸਟ੍ਰਿੰਗ ਐਮਐਸਜੀ ਇਕੁਅਲ ਟੋ ਗ੍ਰੀਟ ਪਲੱਸ ਨਾਮੇ ਪ੍ਰਿੰਟ ਸਟੇਟਮੇਂਟ ਵਲੋਂ ਗ੍ਰੀਟ ਨੂੰ ਮੇਸੇਜ ਵਿੱਚ ਬਦਲੋ
ਫਾਇਲ ਨੂੰ ਸੇਵ ਕਰੋ ਅਤੇ ਰਨ ਕਰੋ
ਅਸੀ ਵੇਖ ਸੱਕਦੇ ਹਾਂ ਕਿ ਆਉਟਪੁਟ ਗ੍ਰੀਟਿੰਗ ਅਤੇ ਨਾਮੇ ਵਿਖਾ ਰਿਹਾ ਹੈ
ਲੇਕਿਨ ਇੱਥੇ ਉਨ੍ਹਾਂਨੂੰ ਕੋਈ ਸਪੇਸ ਅਲਗ ਨਹੀਂ ਕਰਦਾ ਹੈ
ਇਸ ਲਈ ਇੱਕ ਸਪੇਸ ਕਰੈਕਟਰ ਬਨਾਓ
ਚਾਰ ਸਪੇਸ ਇਕੁਅਲ ਟੋ ਸਿੰਗਲ ਕੋਟਸ ਵਿੱਚ ਸਪੇਸ ਧਿਆਨ ਦਿਓ ਮੈਂ ਵੇਰਿਏਬਲ ਨਾਮ ਵਿੱਚ ਸਾਰੇ ਅਪਰਕੇਸ ਅੱਖਰਾਂ ਦੀ ਵਰਤੋ ਕੀਤੀ ਹੈ ਇਸ ਲਈ ਇਹ ਸਪੱਸ਼ਟ ਹੈ
ਤੁਸੀ ਇਸਨੂੰ ਆਪਣੀ ਲੋੜ ਮੁਤਾਬਕ ਬਦਲ ਸੱਕਦੇ ਹੋ
ਹੁਣ ਮੇਸੇਜ ਵਿੱਚ ਸਪੇਸ ਜੋੜੋ
ਗ੍ਰੀਟ ਪਲੱਸ ਸਪੇਸ ਪਲੱਸ ਨਾਮੇ ਫਾਇਲ ਨੂੰ ਸੇਵ ਅਤੇ ਰਨ ਕਰੋ
ਹੁਣ ਅਸੀ ਵੇਖ ਸੱਕਦੇ ਹਾਂ ਆਉਟਪੁਟ ਸਪੱਸ਼ਟ ਅਤੇ ਲੋੜ ਹੈ
ਹੁਣ ਕੁੱਝ ਸਟਰਿੰਗ ਆਪਰੇਸ਼ਨ ਵੇਖੋ
ਮੈਂ ਸ਼ਬਦ ਹੇਲੋ ਦੇ ਕੁੱਝ ਅੱਖਰਾਂ ਨੂੰ ਅਪਰਕੇਸ ਵਿੱਚ ਅਤੇ ਸ਼ਬਦ ਜਾਵਾ ਨੂੰ ਅਪਰਕੇਸ ਵਿੱਚ ਬਦਲ ਰਿਹਾ ਹਾਂ
ਹਾਲਾਂਕਿ ਜਦੋਂ ਯੂਜਰ ਇਨਪੁਟ ਦਿੰਦਾ ਹੈ ਤਾਂ ਸਾਡੇ ਕੋਲ ਇਸ ਪ੍ਰਕਾਰ ਤਰਾਂ ਦੀਆਂ ਵੇਲਿਊ ਮਿਕ੍ਸ ਕੇਸ ਵਿਚ ਹੁੰਦੀਆਂ ਹਨ
ਸੋ ਆਉਟਪੁਟ ਦੇਖਣ ਲਈ ਫਾਇਲ ਨੂੰ ਰਨ ਕਰੋ ਅਸੀ ਵੇਖ ਸੱਕਦੇ ਹਾਂ ਆਉਟਪੁਟ ਸਪੱਸ਼ਟ ਨਹੀਂ ਹੈ ਸੋ ਇਨਪੁਟ ਨੂੰ ਸਪੱਸ਼ਟ ਕਰਨ ਲਈ ਸਟ੍ਰਿੰਗ ਮੇਥਡਸ ਦੀ ਵਰਤੋ ਕਰੋ
ਟਾਈਪ ਕਰੋ ਗ੍ਰੀਟ ਇਕੁਅਲ ਟੋ ਗ੍ਰੀਟ ਟਾਲੋਵਰਕੇਸ 160 ਇਹ ਸਟੇਟਮੇਂਟ ਸਟਰਿੰਗ ਗ੍ਰੀਟ ਦੇ ਹਰ ਇੱਕ ਅੱਖਰ ਨੂੰ ਲੋਅਰਕੇਸ ਵਿੱਚ ਬਦਲਦਾ ਹੈ
ਨਾਮੇ ਇਕੁਅਲ ਟੋ ਨਾਮੇ ਟੱਪਰਕੇਸ 160 ਇਹ ਸਟੇਟਮੇਂਟ ਸਟਰਿੰਗ ਨਾਮੇ ਦੇ ਹਰ ਇੱਕ ਅੱਖਰ ਨੂੰ ਅਪਰਕੇਸ ਵਿੱਚ ਬਦਲਦਾ ਹੈ
ਫਾਇਲ ਨੂੰ ਸੇਵ ਅਤੇ ਰਨ ਕਰੋ
ਅਸੀ ਵੇਖ ਸੱਕਦੇ ਹਾਂ ਕਿ ਸਟਰਿੰਗ ਮੇਥਡ ਦੀ ਵਰਤੋ ਕਰਨ ਦੇ ਬਾਅਦ ਆਉਟਪੁਟ ਹੁਣ ਸਪੱਸ਼ਟ ਹੈ
ਇਪ ਪ੍ਰਕਾਰ ਅਸੀਂ ਸਟਰਿੰਗ ਬਨੋਉਂਦੇ ਹਾਂ ਅਤੇ ਸਟਰਿੰਗ ਆਪਰੇਸ਼ੰਸ ਨੂੰ ਪਰਫ਼ਾਰ੍ਮ ਕਰਦੇ ਹਾਂ
ਇੱਥੇ ਹੋਰ ਵੀ ਸਟਰਿੰਗ ਮੇਥਡ ਹਨ ਅਤੇ ਉਨ੍ਹਾਂ ਦੀ ਚਰਚਾ ਅਸੀ ਅੱਗੇ ਔਖੇ ਵਿਸ਼ਿਆਂ ਉੱਤੇ ਕਾਰਜ ਕਰਦੇ ਸਮੇਂ ਕਰਾਂਗੇ
ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ
ਇਸ ਟਿਊਟੋਰਿਲ ਵਿੱਚ ਅਸੀਂ ਸਿੱਖਿਆ ਸਟਰਿੰਗ ਨੂੰ ਕਿਵੇਂ ਬਣਾਈਏ ਅਤੇ ਜੋੜੀਏ
ਅਤੇ ਕਿਵੇਂ ਸਟਰਿੰਗ ਆਪ੍ਰੇਸ਼ਨ ਕਰੀਏ ਜਿਵੇਂ ਲੋਉਰੇਕਸ ਅਤੇ ਅਪਰਕੇਸ ਨੂੰ ਬਦਲਨਾ ਇਸ ਟਿਊਟੋਰਿਅਲ ਲਈ ਅਸਾਇਨਮੈਂਟ ਦੇ ਰੂਪ ਵਿੱਚ ਜਾਵਾ ਵਿੱਚ ਸਟਰਿੰਗ ਦੇ ਕਾਨਕੈਟ ਮੇਥਡ ਦੇ ਬਾਰੇ ਪੜੋ ਅਤੇ ਪਤਾ ਕਰੋ ਕਿ ਇਹ ਸਟਰਿੰਗ ਜੋੜਨ ਤੋਂ ਕਿਵੇਂ ਭਿੰਨ ਹੈ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਜਿਆਦਾ ਜਾਣਕਾਰੀ ਲਈ ਇਸ ਲਿੰਕ ਉੱਤੇ ਉਪਲੱਬਧ ਵਿਡਯੋ ਵੇਖੋ
ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸੰਖੇਪ ਵਿਚ ਦਸਦਾ ਹੈ
ਜੇਕਰ ਤੁਹਾਡੇ ਕੋਲ ਅੱਛਾ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਜਾਂਦੇ ਹਨ
ਜਿਆਦਾ ਜਾਣਕਾਰੀ ਲਈ ਕੰਟੈਕਟ ਸਪੋਕਨ ਟਿਊਟੋਰੀਅਲ ਓਰਗ ਉੱਤੇ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ
ਸਪੋਕਨ ਹਾਈਫਨ ਟਿਊਟੋਰੀਅਲ ਡੋਟ ਓਰਗ ਸਲੈਸ਼ ਨਮੈਕਟ ਹਾਈਫਨ ਇੰਟਰੋ ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਬੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ